ਤੇ ਇੱਕ ਪੌਦਾ ਲੱਗਾ ਹੋਇਆ ਤੇ ਇੱਕ ਨਲਕਾ ਜਿਹੜਾ ਉਹ ਨਜ਼ਰ ਆ ਰਿਹਾ ਆ ਤੇ ਹੋਰ ਕਾਫੀ ਸਾਰੇ ਜਿਹੜੇ ਆ ਰੁੱਖ ਦਿਖਾਈ ਦੇ ਰਹੇ ਆ।

ਲੈਫਟ ਸਾਈਡ ਤੇ ਉਹਦਾ ਰਿਸੈਪਸ਼ਨ ਬਣਿਆ ਹੋਇਆ ਸਿਟਿੰਗ ਏਰੀਆ ਜਿਤੇ ਬਲੈਕ ਕਲਰ ਦੀ ਚੇਅਰ ਪਈ ਆ ਤਿੰਨ ਰੈਕਸ ਬਣੇ ਆ।

ਤੇ ਕੁਛ ਓਹਨਾ ਦੀ ਮੂਰਤੀ ਦੇ ਆਲੇ ਦੁਆਲੇ ਡੈਕੋਰੇਸ਼ਨ ਕੀਤੀ ਗਈ ਆ।

ਤੇ ਫਲੋਰ ਦੇ ਉੱਤੇ ਕਾਫੀ ਕਲਰਫੁੱਲ ਲਾਈਟਸ ਜਿਹੜੀਐਂ ਉ ਉਹ ਪੈ ਰਹੀਆਂ ਏ ਆ।

ਸਾਹਮਣੇ ਜਿਹੜਾ ਆ ਓਹ ਗ੍ਰੀਨ ਕਲਰ ਦਾ ਜਿਵੇਂ ਕਹਿ ਸਕਦੇ ਹਾਂ ਲੱਗਾ ਹੋਇਆ ਵਾਹ ਬੂਹੇ ਨੂੰ ਸੇਫਟੀ ਕਵਰ --

ਔਰ ਇੱਥੇ ਸਾਹਮਣੇ ਜਿਹਦੇ ਆ ਓਹ ਕਾਰ ਦੇ ਕਾਫੀ ਜਿਆਦੇ ਆਇਲਸ ਪਏ ਹੋਏਆ।

ਲਾਸਟ ਵਾਲੇ ਚ ਜੇਹੜੇਆ ਹੈਂਗਰ ਦੇ ਨਾਲ ਕਾਫੀ ਜਿਆਦਾ ਜੇਹੜੇ ਕੱਪੜੇ ਆ ਓਹ ਹੈਂਗ ਆਊਟ ਕੀਤੇ ਗਏਆ।

ਕੁੱਛ ਡਿਫਰੇਟ ਨਿਊ ਵੇ ਦਿਆਂ ਜੇਹੜੀਆਂ ਲਾਈਟਸ ਜੇਹੜੀਆਂ ਓਹ ਰੱਖੀਆਂ ਗਈਆਂ।

ਤੇ ਕੁਝ ਕਰੇਡ ਦੇ ਵਿੱਚ ਰੱਖੇ ਗਏ ਆ ਤੇ ਕੁਝ ਜਿਹੜੇ ਆ ਉਹ ਪਲਾਸਟਿਕ ਦੇ ਬੋਕ੍ਸਸ ਚ ਪਏ ਹੋਏ ਆ ਗੱਤੇ ਦੇ ਬੋਕ੍ਸਸ ਦੇ ਵਿੱਚ।

ਇਹ ਇੱਕ ਲੜਕਾ ਜਿਹੜਾ ਜਿਮ ਦੇ ਵਿੱਚ ਪਿੱਚਰ ਕਲਿੱਕ ਕਰ ਰਿਹਾ ਏ ਆ ਸਾਹਮਣੇ ਮਿਰਰ ਦੇ ਵਿੱਚ ਇੱਕ ਰੋਡ ਦਿਖ ਰਹੀ ਆ।

ਤੇ ਕੁਛ ਲੋਕਾਂ ਦੇ ਜਿਹੜੇ ਆ ਰੋਡ ਦੇ ਨਾਲ ਘਰ ਵੀ ਬਣੇ ਹੋਏ ਆ।